ਫੇਰ ਉੱਧਰ ਦੋ ਸਾਲ ਲਾ ਕੇ ਫੇਰ ਇੱਧਰ ਨੂੰ ਆਜਾ ਗੇ। ਨਾ ਬਣੂਗੀ ਨਾ ਗੱਲ ਮੈਨੂੰ ਦੱਸ ਦੀ ਮੈਂ ਕਰਦੁਗਾ ਫੇਰ।

ਨਈ-ਨਈ ਟੈੱਨਸ਼ਨ ਭਾਜੀ ਤੁਹਾਡੇ ਹੁੰਦੀਆਂ ਕਾਹਦੀ ਟੈੱਨਸ਼ਨ ਲੈਣੀ ਏ। ਹਮ ਜੱਸੀ ਹੁਣ ਕਿੱਥੇ ਗਿਆ। ਜੱਸੀ ਵੀ ਇੱਧਰ ਕਿਤੇ ਫਿਰਦਾ ਹੁਣਾ ਵਾ ਗਲ਼ੀਆਂ ਚ।

ਅਭੀ ਦਾ ਫੂਨ ਆਹੋ ਅਭੀ ਫੂਨ ਕਰਦਾ ਹੀ ਉੱਥੇ ਚੱਲ ਗਿਆ ਹੁਣ ਫੇਰ ਜੰਮੂ ਸੈਲੂਨ ਚ ਆਹੋ।

ਉਹਨੇ ਮੇਰੀ ਕਟਿੰਗ ਕੀਤੀ ਸੀ ਹੈਨਾ ਮੈਂ ਉਹਨੂੰ ਪੈਹੇ ਦੇਣੇ ਸੀ ਇੱਦੇ ਚੱਲ ਗਿਆ ਨਾ ਦੱਸ ਕੇ ਗਿਆ ਉਹ।

ਉਹ ਹੁਣ ਆਪਣੇ ਬਸ ਨਾਨਕੇ ਗਿਆ ਨਾਨਕੇ। ਠੀਕ ਏ।

ਅੱਛਾ-ਅੱਛਾ ਰੋਟੀ ਖਾ ਲਈ ਦੀ ਏ। ਰੋਟੀ ਬਸ ਮੈਂ ਖਾਲੀ ਤੁਹੀਂ ਆਪਣੀ ਇੱਧਰ ਰੋਟੀ ਕਿੱਦਾ ਮਤਲਬ ਆਪ ਬਣਾਉਣੀ ਪੈਂਦੀ ਏ। ਹਾਂਜੀ। ਉਹ ਆਪ ਬਣਾਉਣੀ ਪੈਂਦੀ ਚੱਲੋ ਠੀਕ ਏ ਤੁਹੀਂ ਕਿੰਨੇ ਜਣੇ-ਜਣੇ ਰਹਿਣੇ ਇੱਕ ਰੂਮ ਚ।

ਦੋ ਜਣੇ।

ਚੱਲੋ ਵਧੀਆ ਨਈ ਕਿਤੇ ਤੇ ਤਿੰਨ-ਤਿੰਨ ਚਾਰ-ਚਾਰ ਜਣੇ ਰਹਿੰਦੇ ਏ।

ਸਵੇਰੇ ਫੇਰ ਉੱਠਣਾ ਪੈਂਦਾ ਹੁਣਾ ਪੰਜ ਵਜੇ। ਹਾਂ ਨਈ-ਨਈ ਚਾਰ ਵਜੇ ਉੱਠਣਾ ਪੈਂਦਾ ਪੰਜ ਵਜੇ ਨੀ। ਹੈਅ ਸਖਤਾਈ ਜ਼ਿਆਦਾ ਏ ਨਾ ਫੇਰ ਹੈਨਾ।

ਮੈਂ।

ਮੈਂ ਹਲੇ ਤੇ ਕਿਤੇ ਨੀ ਜਾਣਾ ਜਾਇਆ ਕਰਨਾ ਹੁਣ। ਠੀਕ ਏ ਜਾਇਆ ਕਰ ਠੀਕ ਏ।

ਹੋਰ ਸੁਣਾ ਫੇਰ।

ਘਰੋਂ ਅਉਂਦਾ ਹੀ ਫੂਨ ਅੱਜ ਆਇਆ ਨੀ ਘਰਦਿਆਂ ਦਾ ਫੂਨ ਜਾਈ ਹਾਂ ਮਾੜਾ ਜਿਹਾ ਘਰ ਕੇਹੇ ਦਿਨ ਜਾਊਗਾ। ਘਰ ਚੱਲੋ ਕੋਈ ਨਾ ਮੰਮੀ ਨੂੰ ਮੈਂ ਲੈ ਕੇ ਚੱਲ ਜੂ ਗਾ ਇੱਕ ਤੇ ਘਰ ਤੁਹਾਡਾ ਦੂਰ ਬੜਾ ਉਹ ਕਿਤੇ ਕਾਂਡੀਆ ਤੋਂ ਅਗਾਹ ਜਾ ਕੇ ਤੁਹਾਡਾ ਘਰ ਵਾ। ਹਾਂਜੀ ਮੈਂ ਪੈਹੇ ਪਾਊਗਾ ਨਾ ਤੇ ਅੱਧੇ ਤੂੰ, ਅੱਧੇ ਮੰਮੀ ਨੂੰ ਅੱਧੇ ਘਰਦਿਆਂ ਨੂੰ ਫੜਾ ਦਈ ਭਾਵੇਂ।

ਮੈਂ ਤੁਹਾਨੂੰ ਤਾਂ ਫੂਨ ਕੀਤਾ ਹੀ।

ਮੈਂ ਕਿਹਾ ਮੈਂ ਤੁਹਾਨੂੰ ਤਾਂ ਫੋਨ ਕੀਤਾ ਹੀ ਮੈਨੂੰ ਨਾ ਥੋੜ੍ਹੇ ਜਿਹੇ ਪੈਸਿਆਂ ਦੀ ਲੋੜ ਹੀ।

ਇਹ ਮਤਲਬ ਰੁਪਏ ਏ ਦੋ ਕ ਲੱਖ ਚਾਹੀਦਾ ਵਾਂ। ਕੋਈ ਨੀ ਹੋਜੂਗਾ ਗਾ ਇੰਨਾਂ ਕ। ਉਹ ਨਾ ਕਿਸੇ ਦੇ ਦੇਣੇ ਹੀ ਤੇ ਉਹ ਤੰਗ ਬੜਾ ਕਰਦਾ ਘਰ ਆਣ ਕੇ।

ਦਾਰ ਤਾਂ ਚੱਲੋ ਕੋਈ ਨੀ ਮੈਂ ਮਹੀਨੇ ਕ ਤੱਕ ਤੁਹਾਨੂੰ ਦੇ ਦੂਗਾ। ਜੇ ਉਧਾਰ ਕੋਈ ਗੱਲ ਨੀ ਮਾਸਾਂ ਲੇਟ ਦੇ ਦੀ ਕੋਈ ਗੱਲ ਨੀ।

ਉਹ ਫੇਰ ਮੈਂ ਫੂਨ ਕਰ ਦਊਗਾ ਰੁਕ ਜਾਂ ਚਾਰਾਂ ਕ ਦਿਨਾਂ ਤੱਕ ਰੁਕ ਜਾ।

ਉੱਦਾ ਤੈਨੂੰ ਕਿੰਨੇ ਕਿੱਦ-ਕਿੱਦਣ ਤੱਕ ਚਾਹੀਦੇ ਏ। ਮੈਨੂੰ ਕੋਈ ਨੀ ਮਹੀਨੇ ਕ ਤੱਕ ਮਹੀਨਾ ਮਤਲਬ ਪਾ ਦਿਓ ਇੱਕ ਤਰੀਕ ਤੱਕ ਪਾ ਦਿਓ ਕੋਈ ਗੱਲ ਨੀ। ਠੀਕ ਏ ਭਾਜੀ। ਹਾਂਜੀ ਇੱਕ ਤਰੀਕ ਤੱਕ ਪਾ ਦਿਓ ਕੋਈ ਚੱਕਰ ਹੀ ਨੀ।

ਹਾਂਜੀ।

ਬਸ ਵਧੀਆ ਤੁਹੀਂ ਇੱਧਰ ਦੀ ਨਵੀ ਤਾਜ਼ੀ ਸੁਣਾਓ ਗੱਲ। ਵਧੀਆ ਤੂੰ ਤਾਂ ਫੂਨ ਬੜੇ ਦਿਨਾਂ ਬਾਅਦ ਕੀਤਾ ਏ। ਓਵੀਂ ਫੂਨ ਤੇ ਤਾਂ ਪਤਾ ਲੱਗਾ ਹੀ ਤੁਹਾਂਡੀ miss call ਆਈ ਹੀ।

ਹਾਂ ਨਾਲ਼ੇ ਭਰਾ ਇੱਧਰ ਹੁਣ ਐਂਤਕੀ ਬਾਦਲ ਮਰ ਗਿਆ ਹੀ।

ਬਾਦਲ ਮਰਨਾ ਹੀ ਏ ਯਾਰ ਹੁਣ ਬੁੱਢੇ ਹੋ ਮਾੜੇ ਜਿਹੇ ਇਹ ਫੇਰ ninety five ਸਾਲ ਦਾ ਹੋ ਗਿਆ ਹੀ। ਹਮ ਅੱਤ ਵੀ ਬੜੀ ਚੁੱਕੀ ਦੀ ਬਾਦਲ ਨੇ। ਬਾਦਲ ਨੇ ਅੱਤ ਤੇ ਚੁੱਕੀ ਪਰ ਏ ਵੀ ਸਕੂਲਾਂ ਚ ਮੈਂ ਕਿਹਾ ਰੋਟੀ, ਰੋਟੀ ਫੀ੍ ਕਰ ਤੀ ਉਹਨੇ ਤੇ ਨਲਕੇ ਲਵਾਂ ਤੇ।

ਵਿੱਚੋਂ-ਵਿੱਚ ਬਾਦਲ ਹੁਣ ਵੀ ਵਿੱਚੋਂ- ਵਿੱਚ ਖਰਾਬੀ ਕਰਦਾ।

ਵਧੀਆ ਮੈਂ ਕਿਹਾ ਅੱਜ ਮੈਂ ਜਾਂਦਾ ਨਾ ਉੱਧਰ ਜਾਂਦਾ ਕਿਤੇ ਬਾਹਰ ਫੇਰ ਪੈਹੇ ਪਾ ਦਿੰਦਾ ਠੀਕ ਏ ਅੱਜ ਤੱਕ ਦੇ।

ਹੁਣ ਮੈਂ ਕਹਿਣਾ ਦੇਖਣੇ ਆਹ ਵੇਖੋ ਕੀ ਕਰਦੇ ਆ ਚਰਨਜੀਤ ਤੇ ਚੰਨੀ ਕੇਜਰੀਵਾਲ।

ਹਾਂ ਹੁਣ ਇਹਨਾਂ ਦਾ ਵੇਖਣੇ ਕੀ ਕਰਨਗੇ ਇਹ।

ਹਮ

ਇੱਧਰ ਫੇਰ ਲੜਨ ਦਾ ਵੀ ਭਰਾ ਭਾਰ ਏ।

ਆਹੋ ਰੋਬੀ ਕਾ ਆਸ਼ਿਕ ਸੀ ਉਹ ਹਾਂਡੇ ਘਰ ਲਾਂਗੇ ਦੋਧੀਆ ਆਲ਼ਾ ਰਹਿੰਦਾ ਨਾ।

ਕੀ-ਕੀ ਕਹਿਣ ਦਿਆਂ। ਸਾਹਮਣੇ ਗੇਟ ਜਿਹੜਾ ਕਾਲ਼ੇ ਗੇਟ ਆਲ਼ਾ ਆਸੂ।

ਆਸੂ ਹੈਗਾ ਹਾਂਡੇ ਪਿੰਡ ਗੁੱਛੀ ਦਾ ਮੁੰਡਾ ਗੁੱਛੀ ਹਲਵਾਈ ਦਾ ਮੁੰਡਾ।

ਉਹਦਾ ਮੁੰਡਾ ਦਿਆਂ ਹੀ ਲੜਨ ਭਰਾ ਜੋਰ-ਜੋਸ਼ਾਂ ਉਹਦਾ ਨੀ ਤੁਹਾਨੂੰ ਪਤਾ। ਅਭੀ, ਅਭੀ ਕਿੱਥੇ ਗਿਆ ਹੁਣ ਅਭੀ ਕਿਹੜੇ ਦੇਸ਼ ਹੁਣ।

ਓਏ ਉਹ ਹੁਣ ਕਵੈਤ ਚ।

ਮੈਂ ਕਿਹਾ ਗੁੱਲਛੀ ਭਾਅ ਠੀਕ ਏ। ਹਾਂ ਉਹ ਠੀਕ ਏ ਉਹ ਹਲੇ ਹਲਵਾਈ ਦਾ ਕੰਮ ਹੀ ਕਰਦੇ ਹੁਣ। ਠੀਕ ਏ ਹੋ ਗਏ ਵਾਹ-ਵਾਹ ਬੁੱਢੇ ਕਿ ਠੀਕ ਹੀ ਏ ਹਲੇ। ਨਈ-ਨਈ ਹਲੇ ਤੇ ਠੀਕ ਹੀ ਆ।

ਆਉਣਾ ਮੈਂ ਆਪ ਇੱਧਰ ਆਊਗਾ ਏ ਦੋਵਾਂ ਤਿੰਨਾਂ ਕ ਮਹੀਨੀਆਂ ਤੱਕ ਆ ਜਾਣਾ। ਅੱਛਾ। ਹਾਂ ਮੰਗਾ ਲੀ ਮੰਗਵਾਉਣਾ ਹੂਗਾ ਕੱਖ।

ਠੀਕ ਏ। ਮੈਂ ਕਿਹਾ ਮੰਗਵਾ ਲਈ ਮੰਗਵਾਉਣਾ ਹੁੰਗਾ ਤੇ।

ਠੀਕ ਏ ਬੱਚਿਆਂ ਲਈ ਮੰਗਵਾਉਣਾ ਹੁੰਗਾ ਮੰਗਵਾ ਲਓਗਾ। ਯਾਰ ਆਵਾਜ਼ ਬੜੀ ਰੁਕ-ਰੁਕ ਕੇ ਆਉਣ ਦਈ। ਆਵਾਜ਼ ਕੋਈ ਨੀ ਹੁਣ ਨੀ ਰੁੱਕ-ਰੁੱਕ ਕੇ ਆਉਣੀ। ਠੀਕ ਏ ਹੋਰ ਸੁਣਾ ਫੇਰ ਤੂੰ। ਹੈਲੋ।

ਹੈਲੋ। ਹਾਂਜੀ-ਹਾਂਜੀ ਬੋਲੋ ਭਾਜੀ। ਮੈਂ ਕਿਹਾ ਬਸ ਵਧੀਆ ਤੁਹੀਂ ਸੁਣਾਓ ਕਿੱਦਾ ਡਨ ਓਕੇ ਏ ਰਿਪੋਟ। ਹਾਂਜੀ ok do it ਹਮ ਕੋਈ ਨੀ ਹੁਣ ਇੱਧਰ-ਇੱਧਰ ਕਦੋਂ ਆਣਾ ਵਾ। ਏਧਰ, ਏਧਰ time ਕਿੰਨਾ ਹੋਇਆ।

ਠੀਕ ਏ ਦੋ ਵੱਜ ਕੇ ਪੰਜਾਹ ਮਿੰਟ ਹੋ ਗਏ ਏ।

ਹਮ ਮੈਂ ਕਹਿਣਾ ਤੁਹੀਂ ਇੱਧਰ ਕਦੋੰ ਆਉਣਾ ਹੁਣ india ਇੱਧਰ ਕੋਈ ਨਾ ਆਊਗਾ ਮੈਂ ਦੱਸ ਦਿਆਂ ਗਾ ਤੈਨੂੰ। ਹਾਂਜੀ। ਮੈਂ ਦੱਸ ਕੇ ਆਊਗਾ। ਠੀਕ ਹੀ ਏ ਇਹ ਅੱਠਵੇਂ-ਨੌਵੇਂ ਮਹੀਨੇ ਤੱਕ ਕਿਹੜਾ ਤੁਹੀਂ ਆ ਜਾਣਾ। ਮੰਗਵਾਉਣਾ ਕੱਖ। ਮੰਗਵਾਗੇ ਕੋਈ ਨੀ ਲਾਂਗੇ ਆਜੋ ਥੋੜ੍ਹਾ।

ਦੱਸ ਦੀ ਮੈਨੂੰ ਛੇਤੀ ਕਹਿੰਦੀ ਫੇਰ ਮੈਂ ਕੀ ਜਾਣਾ ਜਗਵੀਰ ਤੇਰਾ ਸਾਮਾਨ ਮੈਂ। ਅੱਛਾ।

ਆਹੋ ਨਾਲ਼ੇ ਹੁਣ ਘਰ-ਘੂਰ ਬਣਾਇਆ ਵਾ ਖਰਚਾ-ਖੂਰਚਾ ਵਾਹ-ਵਾਹ ਆਇਆ ਵਾ।

ਕਮਰੇ ਪਲੱਸਤਰ ਹੋ ਗਏ ਏ।

ਇਹ ਚੱਲੋ ਠੀਕ ਏ ਭਾਜੀ ਜੈੱਮ ਸ਼ੀ੍ ਤੁਹਾਨੂੰ ਨਾ ਮੈਂ ਫੂਨ ਬਾਅਦ ਚ ਕਰਦਾ।

ਨਈ-ਨਈ ਹੁਣ ਮੈਂ ਡੇਲੀ ਫੂਨ ਕਰੂਗਾ।

ਬਸ ਕੁੱਛ ਨਹੀਂ ਬੈਠੇ ਸੀ ਤੁਹ ਸੁਣਾ ਵਧੀਆ ਉਹ ਸੱਚ ਯਾਰ ਤੇ ਪਤਾ ਲੱਗਿਆ ਤੇਰੀ ਪੁਆ ਦਾ ਮੁੰਡਾ ਮਰ ਗਯਾ

ਕੀ ਚੱਕਰ ਪੈ ਗਯਾ ਸੀ ਓਹਨੂੰ ਯਾਰ ਨਾ ,ਪਹਿਲਾ ਇਕ ਤੇ ਸ਼ੁਰੂ ਤੋਂ ਹੀ problem ਸੀਗੀ ਭਾਈ ਓਨੁ health ਦੀ ਅੱਛਾ ਓਥੇ ਹਨ ਤੇ ਫੇਰ ਅਭੀ ਤਾ ਵਿਚ ਫੇਰ ਓਹਨੂੰ ਨਿਮੋਨੀਆ ਹੋਗਿਆ ਹੱਮ

admit ਰਿਹਾ ਫੇਰ ਉਹ PGI

ਇਕ ਮਹੀਨਾ ਫੇਰ ਓਹਨਾ ਨੇ ਛੁੱਟੀ ਕਰਤੀ ਹੋਰ ਵੀਚਾਰਾ ਬਮਾਰੀਆਂ ਦਾ ਪਤਾ ਹੀ ਨੀ ਲੱਗਦਾ ਬਹੁਤ ਬਮਾਰੀਯ ਹੋਈਏ ਅੱਜ ਕਾਲ ਤਾਂ ਹਮ ਹੋਰ ਕਯਾ ਫੇਰ ਬਾਅਦ ਚੋ ਫੇਰ ਫੇਰ ਹੋਗਿਆ ਉਕਣੇ

ਬਸ ਅੱਜ ਕਲ ਤਾ ਯਾਰ ਬਿਮਾਰੀਆਂ ਹੀ ਬਹੁਤ ਚਲੀਆਂ ਹੋਈਆਂ ਨੇ ਆਪਾ ਨੂੰ health ਦਾ ਤਾ ਤਿਯਾਂ ਰੱਖਣਾ ਚਾਹੀਦਾ ਆਪਣੀ

ਹੋਰ ਆ fast food ਬੋਹਤ ਚਲੇ ਹੋਏ ਨੇ ਲੋਗ ਉਹੀ ਬਸ ਪੀਛੇ ਪਏ (overlap ) ਇਹਨਾਂ ਦੇ